ਹਾਂਜੀ, ਹਾਂਜੀ ਠੀਕ ਆ okay bye

ਪਹਿਲੇ ਤੇ ਬੜਾ ਆਉਂਦਾ ਥਾਂ ਤੂੰ ਤੇ ਬਸ ਗਈ ਉਹਦੇ ਘਰ ਨਹੀਂ

last time ਤੇਰੇ ਪਾਸ ਹੀ ਆਈ ਥੀ ਮੈਂ ਉਸਕੇ ਬਾਦ ਤਾਂ ਗਈ ਨਹੀਂ ਮੈਂ ਕਿਤੇ ਵੀ

ਉਸ ਤੋ ਬਾਅਦ ਨਹੀ ਗਈ ਥੀ ਮੈਂ but ਹੈਂ ਉਸ ਤੇ ਬਾਅਦ ਨਹੀਂ ਗਈ ਤੂੰ ਸਾਇਦ ਗਈ ਥੀ ਚੇਤਾ ਨਹੀਂ ਹੈ ਕਿੰਨਾ ਟੈਮ ਹੋ ਗਿਆ ਵੱਡੇ ਦੀਦੀ ਕਿਆ ਕਰਦੇ ਹੈ ਅੱਜ ਕੱਲ ਕੁਛ ਨਹੀਂ ਘਰ ਹੈ ਜੋਗਾ ਜੋਗਾ ਵੀ ਘਰ ਹੈ ਤੇ ਕੰਮ ਕੌਣ ਕਰਦਾ ਹੈ ਕੰਮ ਨੈਂਸੀ ਕਰਦੀ ਹੈ ਅੱਛਾ ਹੁ ਦੀਦੀ ਪਾਣੀ ਖਰਚਾ ਨੈਨਸੀ ਤੂੰ ਕਿਆ ਕਰਦੀ ਮੈਂ ਤਾਂ ਕੁਝ ਨਹੀਂ ਕਰਦੀ ਅੱਛਾ

ਕਮੀਨੀ ਜਿਹੀ ਹੋਰ ਸਹੇਲੀਆਂ ਤੇਰੀਆਂ ਸਾਰੀਆਂ ਵਿਆਹ ਹੋ ਗਿਆ ਸਾਰੀਆਂ ਵਿਆਹ ਹੋ ਗਿਆ ਮੈਂ ਹੀ ਰਹਿ ਗਈ

ਜੀਹਦੇ ਨਾਲ ਵਿਆਹ ਕਰਵਾਇਆ ਸੀ ਉਹ ਕਿਹੜਾ ਸੌਖੀ ਐ ਉਹ ਵੀ ਦੁਖੀਯੋਂ ਹੀ ਹੈ

ਉਹ ਨੇਹਾ ਦਾ ਵਿਆਹ ਨਹੀਂ ਹੋਇਆ ਸੀ ਪਿੱਛੇ ਜਹੇ

ਹੂ

ਹੂ

ਉਹ ਸੱਸ ਬੜੀ ਤੇਜ਼ ਹੈ ਉਹਦੀ ਕਿਆ ਕਹਿੰਦੀ ਮੈਂ ਬਾਹਰ ਨਹੀ ਭੇਜ ਨੀਂ ਬਾਹਰ ਤੇ ਭੇਜ ਦੇਣੀ ਪਰ ਉਹਨੇ ਇੱਥੇ government ਸਰਕਾਰੀ ਮਿਲ ਗਈ ਸੀ ਨਾ

contract base ਤੇ ਪੱਕੀ ਨਹੀਂ ਹੋਈ ਜ਼ਰਾ

ਜੇ ਪੱਕੀ ਹੋ ਗਈ ਹੁੰਦੀ ਤਾਂ ਫੇਰ ਆ ਯਾਰ ਉਹ ਲਾਲਚੀ ਜਹੇ ਆ ਦਾਜ ਮੰਗਦੇ ਰਹਿੰਦੇ ਵਿਆਹ ਤੋਂ ਪਹਿਲਾਂ ਹੀ ਗੱਲ ਮੁਕਾਈ ਸੀ ਗੱਲ ਮੁੱਕੀ ਦੀਆ ਯਾਰ ਕਹਿੰਦਾ ਉਹ ਦੇਖਲਾ ਉਹਦਾ ਘਰਵਾਲਾ ਕਹਿੰਦਾ ਕਹਿੰਦਾ ਕੀ ਜਾਂ ਉਹਦੇ ਦੇਖ ਲੈ daddy ਹੈ ਨਹੀਂ ਤੇ daddy ਨੇ ਕਿਆ ਅੰਗੂਠੀ ਪਾਉਣੀ

ਕਹਿੰਦਾ ਮੇਰਾ ਇੱਕੋ ਤੇ daddy ਕਹਿੰਦਾ ਉਹਨੂੰ ਵੀ ਅੰਗੂਠੀ ਪਾਉ

ਕੋਈ ਪੂਛਨੇ ਵਾਲਾ ਹੋਵੇ ਬਾਕੀਆਂ ਦੇ ਪੰਜ ਸੱਤ ਹੁੰਦੇ

ਜੇ ਗਲਤੀ ਉਹਦੀ ਹੁੰਦੀ ਅਗਰ ਉਹ ਕੋਈ ਵੀ ਗੱਲਤੀ ਕਰੇ ਚਾਹੇ ਉਹਦੇ ਘਰਦੇ ਉਹਨੂੰ ਉਹਨੂੰ blame ਕਰਦੇ

ਕਿ ਤੂੰ ਨਹੀਂ ਉਹਨੂੰ ਬੋਲਦੀ ਮੈਂ ਕਿਆ ਉਹਨੂੰ ਬੋਲਾਂ ਉਹਨੂੰ ਉਹਨੂੰ ਕਹਿੰਦੀ ਮੇਰਾ ਤੇ ਕਹਿੰਦੀ ਵਿਆਹ ਹੋਏ ਨੂੰ ਅਜੇ ਦੋ ਮਹੀਨੇ ਹੋਏ

ਘੱਟ ਤੋਂ ਘੱਟ ਤੀਹ ਬੱਤੀ ਸਾਲ ਦਾ ਹੋਣਾ ਤੀਹ ਬੱਤੀ ਸਾਲ ਦਾ ਹੋਣਾ ਭੋਲੀਏ ਫਿਰ ਜਦ ਉਨ੍ਹਾਂ ਤੇ ਨਹੀਂ ਸਾਂਭਲਿਆ ਉਹਨੇ ਦੋ ਦਿਨ ਦੀ ਗਈ ਉਹਨੇ ਕਿਆ ਸੰਭਾਲ ਲੈਣਾ

ਆਹੋ ਇੱਕ ਕੱਢੂੰ ਜੇਹਾ ਮੋਟਾ ਜਿਹਾ ਹੈਗਾ ਮੈਨੂੰ ਤੇ ਜ਼ਰਾ ਨਹੀਂ ਪਸੰਦ

ਲੱਭਿਆ ਬਾਰ ਬਾਰ ਹੈਂ

ਭੈਣੇ ਉਹਦੀ ਦੂਜੀ ਹੋਈ ਸੀ ਘਰ ਦਿਆਂ ਨੇ ਕਰਵਾਇਆ ਵਾਰ

ਹੂ ਪ੍ਰੇਮ ਵਿਆਹ ਨਾ ਥਾ ਦੂਜਾ ਵਿਆਹ ਹੀ ਥਾ ਅੱਛਾ ਮੈਨੂੰ ਨਾ ਤੇਰੇ ਵਾਸਤੇ ਇਹੀ ਗੰਦੀ ਜਿਹੀ ਗਾਲ੍ਹ ਕੱਢੇ ਨੇ ਸਾਲੀ ਤਾਂ ਕੱਟਣ ਨੂੰ ਜੀਅ ਕਰਿਆ ਕਰਦਾ ਕਾਹਨੂੰ ਮੈਂ ਸੋਹਣੀਆਂ ਤਾਂ ਬਹੁਤ ਸੋਹਣੀ ਹੈ ਤੈਨੂੰ ਦੇਖ-ਦੇਖ ਕੇ ਤਾਂ ਮੈਨੂੰ ਮੇਰੇ ਸੌਂਦੇ ਦਿਲ ਦੇ ਅਰਮਾਨ ਜਾਗ ਜਾਂਦੇ ਤੈਨੂੰ ਦੇਖ-ਦੇਖ ਕੇ ਮੇਰੇ ਕਿਤੇ ਮੈਂ ਸੱਚ ਚ ਨਾ ਘੁੱਟ ਦੇਵਾਂ

ਔਹ ਤੇ ਭੈਣੇਂ ਝੱਲੀ ਵੀ ਹੈ

ਜ੍ਰਮਨੀ ਅਗਲੇ ਸਾਲ। ਅੱਛਾ ਉਹ ਤੇ ਬਾਹਰ ਨੂੰ ਚਲੀ ਗਈ ਹਾਂ ਉਹ ਤੇ ਪੱਕਾ ਹੈ ਉਹਦਾ ਘਰਵਾਲਾ ਵੀ ਪੱਕਾ ਹੈ ਬਾਹਰ

ਮੈਂ ਵੀ ਚਲ ਜਾਣਾ

ਮੈਨੂੰ ਪਰਾਉਣਾ ਲਭਦੇ ਬਾਹਰ ਵਾਲਾ ਅੱਛਾ ਜੀ ਮੈਂ ਕੱਲ ਨੂੰ ਹੀ ਚਲ ਜਾਣਾ ਹੂ ਉੱਥੇ ਜਾ ਕੇ ਤੈਨੂੰ phone ਕਰੂੰਗੀ ਮੈਂ ਬਸ phone ਹੀ ਕਰਨਾ ਤੈਨੂੰ ਬਾਅਦ ਚ ਸਾਧੂਗੀ ਨਾ ਮੈਂ ਆਪਣਾ ਕੋਈ ਦੇਰ ਜੇਠ ਦੇਖ ਕੇ ਉਹਦੇ ਨਾਲ set ਕਰ ਦੂਗੀ ਤੈਨੂੰ रहने दे रहने दे। ਕਾਤੇ

ਤੇ ਹੋਰ ਤੈਨੂੰ ਮੈਂ ਬਿਨਾਂ ਵਿਆਹ ਦੇ ਕਿਦਾਆਂ ਸਾਧ ਲਾਵਾਂ ਬਸ ਏਦਾਂ ਹੀ ਸੱਦ ਲਵੀਂ ਪੈਸਾ ਪਤਾ ਕਿੰਨਾ ਲੱਗਦਾ ਮੇਰਾ ਘਰ ਵਾਲਾ ਮੈਨੂੰ ਲੈ ਜਾਵੇ ਊੜਾ ਹੈ

ਹਾਂ ਤੇ ਤੇਨੂੰ ਲੈ ਕੇ ਹੈ ਮੈਨੂੰ ਲੈ ਕੇ ਤੇ ਉਹਨੂੰ ਫਾਇਦਾ ਹੈ ਤੇਨੂੰ ਲੈ ਕੇ ਕਿਆ ਫਾਇਦਾ ਹੈ ਸਾਲੀ ਨਹੀਂ ਮੈਂ ਹੋਣੀ ਉਹਦੀ ਆਹੋ ਫੇਰ ਤੂੰ ਪੂਰੀ ਘਰਵਾਲੀ ਤੂੰ ਹੀ ਕਰਾਲਾ ਵਿਆਹ ਮੈਂ ਕਾਹਨੂੰ ਕਰਵਾਵਾਂ ਫੇਰ ਉਹਦੇ ਨਾਲ ਦਸ ਮੈਂ ਤੇ ਸਾਲੀ ਤਕ

ਤਾਂ ਹੀ ਮੇਰਾ ਘਰ ਪੱਟ ਨੇ ਨੂੰ ਫੀਰਿਆ ਕਰ ਜੇ ਅੱਜ ਕਿਹਾ ਤਾਂ ਮੈਂ ਲਈ ਮੈਂ ਕਾ ਨੂੰ ਪਟਨਾ ਹੋਰ ਤੇਰੇ ਲੱਛਣ ਤਾਂ ਮੈਨੂੰ ਇਦਾਂ ਦੇ ਹੀ ਲੱਗਿਆ ਕਰਦੈ ਤੂੰ ਮੇਰੇ ਘਰਵਾਲੇ ਤੇ ਗੰਦੀਆਂ ਨਜਰਾਂ ਰੱਖਦੀ

ਬਾਹਰ ਵਾਲਾ ਜੋ ਵੀ ਹੋਣਾ ਹੋਣਾ ਤੇ ਮੇਰਾ ਘਰ ਵਾਲਾ ਹੀ ਹੈ ਹਾਂ ਤਾਂ ਕੀ ਹੋਇਆ ਮੇਰਾ ਵੀ ਤਾਂ ਜੀਜਾ ਹੀ ਹੈ ਇਹ ਤੂੰ ਤੇ ਫੇਰ ਗੰਦੀ ਨਜਰ ਕਿੱਦਾਂ ਰੱਖੀ ਗੰਦੀ ਨਜਰ ਤੇ ਰੱਖੀ ਨਹੀਂ ਮੈਂ ਹੁਣ ਜੋ ਮੈਂ ਆਪਣੇਂ ਬਾਹਰ ਜਾਣਾ ਮੈਂ ਵੀ ਬਾਹਰ ਜਾਣਾ ਤੇ ਫਿਰ ਉਹਨੇ ਮੈਨੂੰ ਸਾਦ ਇ ਲੈਣਾ